ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ ਦੀਵਾਲੀ ਦਾ ਪਵਿੱਤਰ ਤਿਓਹਾਰ ਹੈ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਕਿਹਾ ਜਾਂਦਾ ਹੈ ਕਿ
ਸ਼ੁਭਮ੍ ਕਰੋਤਿ ਕਲਿਆਣੰ ਆਰੋਗਯੰ ਧਨਸੰਪਦਾਮ
ਸ਼ਤ੍ਰੁਬੁੱਧਿਵਿਨਾਸ਼ਾਯ ਦੀਪਜਯੋਤਿਰਨਮੋਸਤੁਤੇ
शुभम् करोति कल्याणं आरोग्यं धनसम्पदाम
ਕਿੰਨਾ ਉੱਤਮ ਸੰਦੇਸ਼ ਹੈ ਇਸ ਸਲੋਕ ਵਿੱਚ ਕਿਹਾ ਹੈ ਪ੍ਰਕਾਸ਼ ਜੀਵਨ ਵਿੱਚ ਸੁੱਖ ਸਿਹਤ ਅਤੇ ਸਮ੍ਰਿੱਧੀ ਲੈ ਕੇ ਆਉਂਦਾ ਹੈ ਜੋ ਵਿਪਰੀਤ ਬੁੱਧੀ ਦਾ ਨਾਸ਼ ਕਰਕੇ ਸਦਬੁੱਧੀ ਦਿਖਾਉਂਦਾ ਹੈ ਅਜਿਹੀ ਦਿੱਵਯਜਯੋਤੀ ਨੂੰ ਮੇਰਾ ਨਮਨ ਇਸ ਦੀਵਾਲੀ ਨੂੰ ਯਾਦ ਰੱਖਣ ਦੇ ਲਈ ਇਸ ਨਾਲੋਂ ਬਿਹਤਰ ਵਿਚਾਰ ਹੋਰ ਕੀ ਹੋ ਸਕਦਾ ਹੈ ਕਿ ਅਸੀਂ ਪ੍ਰਕਾਸ਼ ਨੂੰ ਵਿਸਤਾਰ ਦੇਈਏ ਪਾਜ਼ਿਟਿਵਿਟੀ ਦਾ ਪ੍ਰਸਾਰ ਕਰੀਏ ਅਤੇ ਦੁਸ਼ਮਣੀ ਦੀ ਭਾਵਨਾ ਨੂੰ ਹੀ ਨਸ਼ਟ ਕਰਨ ਦੀ ਪ੍ਰਾਰਥਨਾ ਕਰੀਏ ਅੱਜਕੱਲ੍ਹ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਸਿਰਫ਼ ਭਾਰਤੀ ਸਮਾਜ ਸ਼ਾਮਿਲ ਹੁੰਦਾ ਹੈ ਅਜਿਹਾ ਨਹੀਂ ਹੈ ਬਲਕਿ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ ਉੱਥੋਂ ਦੇ ਨਾਗਰਿਕ ਉੱਥੋਂ ਦੇ ਸਮਾਜਿਕ ਸੰਗਠਨ ਦੀਵਾਲੀ ਨੂੰ ਪੂਰੇ ਜੋਸ਼ੋਖਰੋਸ਼ ਨਾਲ ਮਨਾਉਂਦੇ ਹਨ ਇੱਕ ਤਰ੍ਹਾਂ ਨਾਲ ਉੱਥੇ ਭਾਰਤ ਖੜ੍ਹਾ ਕਰ ਦਿੰਦੇ ਹਨ
ਸਾਥੀਓ ਦੁਨੀਆ ਵਿੱਚ ਫੈਸਟੀਵਲ ਟੂਰਿਜ਼ਮ ਦਾ ਆਪਣਾ ਹੀ ਆਕਰਸ਼ਣ ਹੈ ਸਾਡਾ ਭਾਰਤ ਜੋ ਕੰਟਰੀ ਓਐਫ ਫੈਸਟੀਵਲਜ਼ ਹੈ ਉਸ ਵਿੱਚ ਫੈਸਟੀਵਲ ਟੂਰਿਜ਼ਮ ਦੀਆਂ ਵੀ ਅਪਾਰ ਸੰਭਾਵਨਾਵਾਂ ਹਨ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹੋਲੀ ਹੋਵੇ ਦੀਵਾਲੀ ਹੋਵੇ ਓਣਮ ਹੋਵੇ ਪੋਂਗਲ ਹੋਵੇ ਬਿਹੁ ਹੋਵੇ ਇਨ੍ਹਾਂ ਸਾਰੇ ਤਿਓਹਾਰਾਂ ਦਾ ਪ੍ਰਸਾਰ ਕਰੀਏ ਅਤੇ ਤਿਓਹਾਰਾਂ ਦੀ ਖੁਸ਼ੀ ਵਿੱਚ ਹੋਰ ਰਾਜਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਸ਼ਾਮਿਲ ਕਰੀਏ ਸਾਡੇ ਇੱਥੇ ਤਾਂ ਹਰ ਰਾਜ ਹਰ ਖੇਤਰ ਦੇ ਆਪਣੇਆਪਣੇ ਇੰਨੇ ਭਿੰਨਭਿੰਨ ਉਤਸਵ ਹੁੰਦੇ ਹਨ ਦੂਸਰੇ ਦੇਸ਼ਾਂ ਦੇ ਲੋਕਾਂ ਦੀ ਤਾਂ ਇਨ੍ਹਾਂ ਵਿੱਚ ਬਹੁਤ ਦਿਲਚਸਪੀ ਹੁੰਦੀ ਹੈ ਇਸ ਲਈ ਭਾਰਤ ਵਿੱਚ ਫੈਸਟੀਵਲ ਟੂਰਿਜ਼ਮ ਵਧਾਉਣ ਵਿੱਚ ਦੇਸ਼ ਦੇ ਬਾਹਰ ਰਹਿਣ ਵਾਲੇ ਭਾਰਤੀਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ
ਮੇਰੇ ਪਿਆਰੇ ਦੇਸ਼ਵਾਸੀਓ ਪਿਛਲੀ ਮਨ ਕੀ ਬਾਤ ਵਿੱਚ ਅਸੀਂ ਤੈਅ ਕੀਤਾ ਸੀ ਕਿ ਇਸ ਦੀਵਾਲੀ ਤੇ ਕੁਝ ਵੱਖ ਕਰਾਂਗੇ ਮੈਂ ਕਿਹਾ ਸੀ ਆਓ ਅਸੀਂ ਸਾਰੇ ਇਸ ਦੀਵਾਲੀ ਤੇ ਭਾਰਤ ਦੀ ਨਾਰੀ ਸ਼ਕਤੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸੈਲੀਬ੍ਰੇਟ ਕਰੀਏ ਯਾਨੀ ਭਾਰਤ ਦੀ ਲਕਸ਼ਮੀ ਦਾ ਸਨਮਾਨ ਅਤੇ ਵੇਖਦਿਆਂ ਹੀ ਵੇਖਦਿਆਂ ਇਸ ਦੇ ਤੁਰੰਤ ਬਾਅਦ ਸੋਸ਼ੀਅਲ ਮੀਡੀਆ ਤੇ ਅਨੇਕਾਂ ਇੰਸਪੀਰੇਸ਼ਨਲ ਸਟੋਰੀਜ਼ ਦਾ ਅੰਬਾਰ ਲੱਗ ਗਿਆ ਵਾਰੰਗਲ ਦੇ ਕੋਡੀਪਾਕਾ ਰਮੇਸ਼ ਨੇ ਨਮੋਅੱਪ ਤੇ ਲਿਖਿਆ ਕਿ ਮੇਰੀ ਮਾਂ ਮੇਰੀ ਸ਼ਕਤੀ ਹੈ ਨਾਈਨਟੀਨ ਨਿੰਟੀ 1990 ਵਿੱਚ ਜਦੋਂ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ਤਾਂ ਮੇਰੀ ਮਾਂ ਨੇ ਹੀ ਪੰਜ ਬੇਟਿਆਂ ਦੀ ਜ਼ਿੰਮੇਵਾਰੀ ਚੁੱਕੀ ਅੱਜ ਅਸੀਂ ਪੰਜੇ ਭਰਾ ਚੰਗੇ ਪ੍ਰੋਫੈਸ਼ਨ ਵਿੱਚ ਹਾਂ ਮੇਰੀ ਮਾਂ ਹੀ ਮੇਰੇ ਲਈ ਭਗਵਾਨ ਹੈ ਮੇਰੇ ਲਈ ਸਭ ਕੁਝ ਹੈ ਅਤੇ ਉਹ ਸਹੀ ਅਰਥਾਂ ਵਿੱਚ ਭਾਰਤ ਦੀ ਲਕਸ਼ਮੀ ਹੈ

ਮੇਰੇ ਪਿਆਰੇ ਦੇਸ਼ਵਾਸੀਓ 17ਵੀਂ ਸ਼ਤਾਬਦੀ ਦੀ ਬੇਹੱਦ ਪ੍ਰਸਿੱਧ ਕਵਿਤਰੀ ਸਾਂਚੀ ਹੋਨੰਮਾ ਸਾਂਚੀ ਹੋਨੰਮਾ ਉਨ੍ਹਾਂ ਨੇ 17ਵੀਂ ਸ਼ਤਾਬਦੀ ਵਿੱਚ ਕੰਨੜ ਭਾਸ਼ਾ ਚ ਇੱਕ ਕਵਿਤਾ ਲਿਖੀ ਸੀ ਉਹ ਭਾਵ ਉਹ ਸ਼ਬਦ ਭਾਰਤ ਦੀ ਹਰ ਲਕਸ਼ਮੀ ਇਹ ਜੋ ਅਸੀਂ ਗੱਲ ਕਰ ਰਹੇ ਹਾਂ ਨਾ ਅਜਿਹਾ ਲਗਦਾ ਹੈ ਜਿਵੇਂ ਕਿ ਉਸ ਦਾ ਫਾਊਂਡੇਸ਼ਨ 17ਵੀਂ ਸ਼ਤਾਬਦੀ ਵਿੱਚ ਹੀ ਰਚ ਦਿੱਤਾ ਗਿਆ ਸੀ ਕਿੰਨੇ ਵਧੀਆ ਸ਼ਬਦ ਕਿੰਨੇ ਵਧੀਆ ਭਾਵ ਅਤੇ ਕਿੰਨੇ ਉੱਤਮ ਵਿਚਾਰ ਕੰਨੜ ਭਾਸ਼ਾ ਦੀ ਇਸ ਕਵਿਤਾ ਵਿੱਚ ਹਨ
ਪੈਨਿੰਦਾ ਪਰਮੇਗੋਂਡਨੂ ਹਿਮਾਵੰਤਨੁ
ਪੈਨਿੰਦਾ ਭ੍ਰਿਗੁ ਪਰਚੀਦਾਨੁ
ਪੈਨਿੰਦਾ ਜਨਕਰਾਯਨੁ ਜਸੁਵਲੇਨਦਨੂ
पैन्निदा भृगु पर्चिदानु
ਪੇਨਿੰਦਾ ਪਰਮੇਗੋਂਡਾਨੂ ਹਿਮਵੰਤਨੁ
ਪੇਨਿੰਦਾ ਬਰੂਹੂ ਪਰਚੀਦਾਨੂ
ਪੇਨਿੰਦਾ ਜਨਕਰਾਇਣੂ ਜਸੁਵਲੇਂਦਨੁ
ਅਰਥਾਤ ਹਿਮਵੰਤ ਯਾਨੀ ਪਰਬਤ ਰਾਜਾ ਨੇ ਆਪਣੀ ਬੇਟੀ ਪਾਰਵਤੀ ਦੇ ਕਾਰਨ ਰਿਸ਼ੀ ਭ੍ਰਿਗੂ ਨੇ ਆਪਣੀ ਬੇਟੀ ਲਕਸ਼ਮੀ ਦੇ ਕਾਰਨ ਅਤੇ ਰਾਜਾ ਜਨਕ ਨੇ ਆਪਣੀ ਬੇਟੀ ਸੀਤਾ ਦੇ ਕਾਰਨ ਪ੍ਰਸਿੱਧੀ ਪ੍ਰਾਪਤ ਕੀਤੀ ਸਾਡੀਆਂ ਬੇਟੀਆਂ ਸਾਡਾ ਮਾਣ ਹਨ ਅਤੇ ਇਨ੍ਹਾਂ ਬੇਟੀਆਂ ਦੀ ਮਹਿਮਾ ਨਾਲ ਹੀ ਸਾਡੇ ਸਮਾਜ ਦੀ ਇੱਕ ਮਜ਼ਬੂਤ ਪਹਿਚਾਣ ਹੈ ਅਤੇ ਉਸ ਦਾ ਉੱਜਲ ਭਵਿੱਖ ਹੈ

ਮੇਰੇ ਪਿਆਰੇ ਭੈਣੋ ਤੇ ਭਰਾਵੋ ਮੈਨੂੰ ਵਿਸ਼ਵਾਸ ਹੈ ਕਿ 31 ਅਕਤੂਬਰ ਦੀ ਤਾਰੀਖ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਯਾਦ ਹੋਵੇਗੀ ਇਹ ਦਿਨ ਭਾਰਤ ਦੇ ਲੋਹਪੁਰਸ਼ ਸ

ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ 2014 ਤੋਂ ਹਰ ਸਾਲ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਸਾਨੂੰ ਆਪਣੇ ਦੇਸ਼ ਦੀ ਏਕਤਾ ਅਖੰਡਤਾ ਅਤੇ ਸੁਰੱਖਿਆ ਦੀ ਹਰ ਕੀਮਤ ਤੇ ਰੱਖਿਆ ਕਰਨ ਦਾ ਸੁਨੇਹਾ ਦਿੰਦਾ ਹੈ 31 ਅਕਤੂਬਰ ਨੂੰ ਹਰ ਵਾਰ ਦੀ ਤਰ੍ਹਾਂ ਰਨ ਫੋਰ ਯੂਨਿਟੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਇਸ ਵਿੱਚ ਸਮਾਜ ਦੇ ਹਰ ਵਰਗ ਦੇ ਹਰ ਤਬਕੇ ਦੇ ਲੋਕ ਸ਼ਾਮਿਲ ਹੋਣਗੇ ਰਨ ਫੋਰ ਯੂਨਿਟੀ ਇਸ ਗੱਲ ਦਾ ਪ੍ਰਤੀਕ ਹੈ ਇਹ ਦੇਸ਼ ਇੱਕ ਹੈ ਇੱਕ ਦਿਸ਼ਾ ਵਿੱਚ ਚਲ ਰਿਹਾ ਹੈ ਅਤੇ ਇੱਕ ਟੀਚੇ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਇੱਕ ਟੀਚਾ ਏਕ ਭਾਰਤ ਸ੍ਰੇਸ਼ਠ ਭਾਰਤ

in ਇਸ ਪੋਰਟਲ ਵਿੱਚ ਦੇਸ਼ ਭਰ ਦੇ ਉਨ੍ਹਾਂ ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਰਨ ਫੋਰ ਯੂਨਿਟੀ ਦਾ ਆਯੋਜਨ ਹੋਣਾ ਹੈ ਮੈਨੂੰ ਆਸ ਹੈ ਕਿ ਤੁਸੀਂ ਸਾਰੇ 31 ਅਕਤੂਬਰ ਨੂੰ ਜ਼ਰੂਰ ਦੌੜੋਗੇ ਭਾਰਤ ਦੀ ਏਕਤਾ ਦੇ ਲਈ ਖੁਦ ਦੀ ਫਿਟਨੈੱਸ ਦੇ ਲਈ ਵੀ
ਮੇਰੇ ਪਿਆਰੇ ਦੇਸ਼ਵਾਸੀਓ ਸਰਦਾਰ ਪਟੇਲ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ਏਕਤਾ ਦਾ ਇਹ ਮੰਤਰ ਸਾਡੇ ਜੀਵਨ ਵਿੱਚ ਸੰਸਕਾਰ ਦੀ ਤਰ੍ਹਾਂ ਹੈ ਅਤੇ ਭਾਰਤ ਵਰਗੇ ਵਿਭਿੰਨਤਾਵਾਂ ਨਾਲ ਭਰੇ ਦੇਸ਼ ਵਿੱਚ ਸਾਨੂੰ ਹਰ ਪੱਧਰ ਤੇ ਹਰ ਰਾਹ ਤੇ ਹਰ ਮੋੜ ਤੇ ਹਰ ਪੜਾਅ ਤੇ ਏਕਤਾ ਦੇ ਇਸ ਮੰਤਰ ਨੂੰ ਮਜ਼ਬੂਤੀ ਦਿੰਦੇ ਰਹਿਣਾ ਚਾਹੀਦਾ ਹੈ ਮੇਰੇ ਪਿਆਰੇ ਦੇਸ਼ਵਾਸੀਓ ਦੇਸ਼ ਦੀ ਏਕਤਾ ਅਤੇ ਆਪਸੀ ਸਦਭਾਵਨਾ ਨੂੰ ਮਜਬੂਤ ਕਰਨ ਦੇ ਲਈ ਸਾਡਾ ਸਮਾਜ ਹਮੇਸ਼ਾ ਤੋਂ ਬਹੁਤ ਸਰਗਰਮ ਅਤੇ ਚੌਕੰਨਾ ਰਿਹਾ ਹੈ ਅਸੀਂ ਆਪਣੇ ਆਲੇਦੁਆਲੇ ਵੀ ਵੇਖੀਏ ਤਾਂ ਅਜਿਹੇ ਕਈ ਉਦਾਹਰਨ ਮਿਲਣਗੇ ਜੋ ਆਪਸੀ ਸਦਭਾਵ ਨੂੰ ਵਧਾਉਣ ਦੇ ਲਈ ਨਿਰੰਤਰ ਕੰਮ ਕਰ ਰਹੇ ਹਨ ਲੇਕਿਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਸਮਾਜ ਦੀਆਂ ਕੋਸ਼ਿਸ਼ਾਂ ਉਸ ਦਾ ਯੋਗਦਾਨ ਬਹੁਤ ਜਲਦੀ ਭੁਲਾ ਦਿੱਤਾ ਜਾਂਦਾ ਹੈ

ਮੇਰੇ ਪਿਆਰੇ ਦੇਸ਼ਵਾਸੀਓ 31 ਅਕਤੂਬਰ ਸਾਡੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਜੀ ਦੀ ਹੱਤਿਆ ਵੀ ਉਸ ਦਿਨ ਹੋਈ ਸੀ ਦੇਸ਼ ਨੂੰ ਇੱਕ ਬਹੁਤ ਵੱਡਾ ਸਦਮਾ ਲੱਗਾ ਸੀ ਮੈਂ ਅੱਜ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ

ਬਹੁਤਬਹੁਤ ਧੰਨਵਾਦ